ਪਰ ਜਿੰਨੇ ਜਿੰਮੇਵਾਰੀ ਆਪਣੇ ਘਰ ਦੀ ਚੁਕਣੀ ਏ ਹਨਾ ਕੁੱਝ life ਦੇ ਵਿੱਚ ਸਿਖਣਾ ਨਵੀ ਗੱਲ ਨਵਾ ਕੰਮ ਹਨਾ ਆਉਣਾ ਜਾਣਾ ਸਭ ਕੁੱਝ ਦੁਨੀਆ ਦਾਰੀ ਦਾ ਪਤਾ ਕਰਨਾ ਈ ਏ ਬਾਹਰ ਜਾ ਕੇ ਤਾਂ ਉਹ ਉਹ ਤਾਂ ਜਿਹੜਾ ਮਰਜੀ ਕੰਮ ਹੋਵੇ ਛੋਟਾ ਵੱਡਾ ਉਹਨੂੰ ਕੋਈ ਫ਼ਰਕ ਨੀਂ ਪੈਂਦਾ ਹੈਗਾ ਉਸ ਗੱਲ ਨਾਲ

ਏ ਹਰਜੀਤ ਜੀ ਨਾ ਮੇਰਾ ਦੋਤਾ ਈ ਲੱਗਦਾ

ਉਹ ਨਾ ਬੜੇ ਗਰੀਬੀ ਰੇਖਾ ਚ ਰਹਿ ਰਿਹਾ ਸੀਗਾ ਉਹਨੂੰ ਨਾ ਕਿਸੇ ਨੇ ਆ ਕੇ ਸੂਜਾਉ ਦਿੱਤਾ ਵੀ ਜੇ ਤੁਸੀਂ paper ਘਰ ਘਰ ਵੰਡ ਸਕਦੇ ਓ ਤਾਂ ਤੁਹਾਨੂੰ ਕੁੱਝ ਨਾ ਕੁੱਝ ਪੈਸੇ ਮਿਲ ਜਿਆ ਕਰਨਗੇ

ਤੇ ਉਹਨੇ ਕੀ ਕਰਨਾ ਨਾ ਬੀ ਆਪਣਾ ਜਾ ਕੇ ਇੱਕ ਦਿਨ ਉਹਨੇ ਅਖਬਾਰ ਲਿਆਂਦੇ

ਪਹਿਲਾਂ ਉਹਦੇ ਕੋਲ ਦੱਸ ਕ ਘਰ ਲੱਗੇ ਉਸ ਤੇ ਬਾਅਦ ਵਧੇ ਵਧੇ ਵਧੇ ਵਧੇ ਪੂਰਾ ਪਿੰਡ ਹੋ ਗਿਆ ਫੇਰ ਉਤੇ ਬਾਅਦ ਦੂਸਰੇ ਪਿੰਡ ਨੂੰ ਫੜ ਲਿਆ ਫੇਰ ਤੀਸਰੇ ਨੂੰ ਫੜ ਲਿਆ

ਕਰਦੇ ਕਰਾਉਂਦੇ ਨੇ ਕਾਫੀ ਵਧੀਆ ਉਹਨਾ ਨੇ ਮਤਲਬ ਅਖਬਾਰ ਵੰਡਣ ਦੀ job ਕੀਤੀ

ਉਸ ਤੋਂ ਬਾਅਦ ਉਹਨੂੰ ਅੱਗੇ ਨਾ ਇਸ ਚ ਹੋਰ ਕੰਮ ਮਿਲ ਗਿਆ ਉਹ ਤਾਂ ਕਰਦਾ ਈ ਸੀ ਉਸ ਤੋਂ ਇਲਾਵਾ ਉਨੂੰ ਉਦੇ ਵਿੱਚ ਲੋਕਾ ਦੇ ਵਿਚਰਨੇ ਚ ਬੜਾ ਫ਼ਰਕ ਪਿਆ

ਸੁਝਾ ਦਿੰਦਾ ਸੀ ਇੱਡਾ ਲੰਬਾ ਲੰਜਾ ਤੇਰੀ ਪੜ੍ਹਾਈ ਕਿੰਨੀ ਕੀਤੀ ਹੋਈ ਏ ਤੂੰ ਇਸ ਤਰ੍ਹਾਂ ਅਖਬਾਰ ਵੰਡੀ ਜਨਾ ਉਹ ਕਹਿੰਦਾ ਕੋਈ ਸ਼ਰਮ ਵਾਲੀ ਗੱਲ ਤਾਂ ਹੈ ਨੀ ਚਲੋ ਕੋਈ ਮੇਰੇ ਵਰਗਾ ਮਿਲਿਆ ਉਹਨੇ ਕਿਹਾ ਵੀ ਅੱਜਕਲ ਪੋਸਟਾ ਨਿਕਲ ਦੀਆਂ ਪੁਲਸ ਦੀਆਂ

ਵੀ ਤੁਸੀਂ training ਦੇ ਕੇ ਦੇਖ ਲੋ ਵੀ ਇੰਨੀ ਦੇਰ ਤੋਂ cycle ਚਲਾਉਂਦੇ ਓ

ਉਹ ਬੱਸ ਉਸ ਬੰਦੇ ਦਾ ਨਾ address ਲੈ ਲਿਆ ਵੀ ਪੋਸਟਾ ਕਿੱਥੇ ਨਿਕਲਣ ਪਤਾ ਪਤਾ ਬੀਚਾਰੇ ਨੂੰ ਹੈ ਨੀ ਸੀਗਾ

ਤੇ ਉਹਦੀ ਉੱਥੇ training ਲੱਗੀ training ਦੇ ਵਿੱਚ ਉਹਨੂੰ question ਖੜਾ ਕਰਤਾ question ਕੀ ਕੀਤਾ ਪਹਿਲਾਂ ਤਾਂ ਉਹਨੂੰ ਪੁੱਛਿਆ ਬੀ ਤੇਰੀ shirt ਦੇ button ਕਿੰਨੇ ਆ ਉਹਨੇ ਜਵਾਬ ਦਿੱਤਾ ਅੱਗੋ ਸੱਤ

ਤੇ ਉਹਨੂੰ ਕਹਿੰਦੇ ਤੇਰੇ ਕੱਛੇ ਦਾ ਕਿਹੜਾ ਰੰਗ ਏ ਤੇ ਉਹਨੇ ਦਸਣ ਦੀ ਸਾਰ ਕਹਿ ਤਾਂ ਨੀਲੇ ਰੰਗ ਉਹ ਇੱਕ ਦਮ select ਹੋ ਗਿਆ

ਅੱਜ ਸਾਨੂੰ ਬੜੀ ਖੁਸ਼ੀ ਹੁੰਦੀ ਏ ਬੀ ਇੱਕ ਕਏ ਨਿਕਰ ਦਾ ਰੰਗ ਦੱਸਣ ਦੇ ਬਾਵਜੂਦ ਜਾਂ shirt ਦੇ button ਦੱਸਣ ਦੇ ਬਾਵਜੂਦ ਉਹ ਵਧੀਆ job ਤੇ ਨੋਕਰੀ ਕਰਦਾ ਬੜੀ ਖੁਸ਼ੀ ਹੋਈ ਹੈ ਸੁਣ ਸੁਣ ਕੇ ਸਾਨੂੰ

ਮਜਾਕ ਨਾ ਚੱਕਿਆ ਕਰੋ ਹੁਣ ਮੈਂ ਬਹੁਤ ਵੱਡੀ ਪੋਸਟ ਤੇ

ਦੇਖੋ ਫੇਰ ਉਹ ਉਹਦੀ ਹੁਣ ਤੁਸੀਂ ਦੇਖੋ ਕਿੰਨੇ ਖੁਸ਼ ਹੁੰਦੇ ਨੇ ਦੁਰ ਵਾਲੇ ਰਿਸ਼ਤੇਦਾਰ ਵੀ ਕਿਸੇ time ਜਿਹੜੇ ਆਪਣੇ ਕਰੀਬੀ ਰਿਸ਼ਤੇਦਾਰ ਹੁੰਦੇ ਏ ਉਹ ਛੱਡਗੇ ਹੋਣਗੇ ਸਾਥ ਨਾਲ ਖੜਨ ਤੋਂ ਵੀ ਗੁਰੇਜ ਕਰਦੇ ਹੋਣਗੇ

ਅੱਜ ਜਦ ਬੱਚਾ ਦੇਖੋ ਅਖਬਾਰਾ ਵੰਡਣ ਤੋਂ ਲੈਕੇ door to door ਜਾਂਦਾ ਸੀ ਹਨਾ

ਕਿੰਨਾ ਉਹਨੇ ਆਪਣਾ ਤਰਕੀ ਕੀਤੀ ਏ ਆਪਣੀ life ਇੱਕ ਤਰ੍ਹਾਂ ਦੀ ਉਹਨੇ

ਆਉਂਦੀਆਂ ਨੇ or ਜਿਹੜੇ ਲੈਂਦੇ ਹੋਣਗੇ ਅਖਬਾਰ ਉਹ ਵੀ ਦੇਖਦੇ ਹੋਣਗੇ ਕੇ ਕਿਸੇ time ਇਹ

ਬਹੁਤ ਖੁਸ਼ੀ ਹੁੰਦੀ ਏ ਵੀ ਸਾਡਾ ਬੱਚਾ ਅੱਜਕਲ ਅਖਬਾਰਾ ਚ ਖਬਰਾ ਲਾ ਰਿਹਾ ਕਿੱਥੇ ਅਖਬਾਰ sale ਕਰਦਾ ਸੀਗਾ ਤਾਂ ਜਦੋਂ ਤਨਖਾਹ ਵੀ ਕੋਈ ਜਿਆਦਾ ਨਹੀਂ ਸੀ ਹੁੰਦੀ ਪੰਜਾਹ ਸੋ ਰੁਪਈਏ ਈ ਦਿੰਦੇ ਹੁੰਦੇ ਸੀਗੇ ਅਖਬਾਰ ਇੱਕ field ਦਾ

ਤਿੰਨ ਕ ਸੋ ਰੁਪਇਆ ਢਾਈ ਸੋ ਤਿੰਨ ਸੋ ਇੰਨਾ ਕ ਰੁਪਇਆ ਉਨੂੰ ਮਿਲਦਾ ਸੀ ਇੰਨੇ ਚ ਉਹਨੂੰ ਬੜੀ ਖੁਸ਼ੀ ਸੀਗੀ

ਗੋਲਕ ਚ ਪੈਸੇ ਪਾਉਂਦਾ ਰਿਹਾ ਜਿਸ ਦਿਨ ਪੈਸੇ ਕੱਡੇ ਚੰਗਾ ਪੰਜ ਚਾਰ ਹਜਾਰ ਰੁਪਇਆ ਬਣਿਆ ਉਹਦੀ ਮਾਂ ਬੜੀ ਖੁਸ਼ ਹੋਈ

ਮੈਨੂੰ ਕਹਿੰਦੀ ਭਾਭੀ ਦੇਖ ਤੇਰੇ ਦੋਤੇ ਨੇ ਇੰਨੇ ਪੈਸੇ ਜੋੜਲੇ

ਮੈਂ ਕਿਹਾ ਬੀ ਇਹਦੇ ਪੈਸੇ ਜੋੜੇ ਹੋਏ ਹੁਣ ਇਹਦੇ ਈ ਕੰਮ ਆਉਣਗੇ ਫੇਰ ਅਸੀਂ ਉਹਨੂੰ ਮਤਲਬ ਉਹ ਕਹਿੰਦਾ ਮੈਂ scooter ਈ ਲਉਗਾ ਹੁਣ

ਉਦੋਂ ਹੈਗਾ ਸੀਗਾ trend ਹਾਂ ਚੇਤਕ ਬਜਾਜ scooter ਦਾ

ਬੜੀ ਪੁਰਾਣੀ ਗੱਲ ਏ ਚੇਤਕ ਬਜਾਜ ਤਾਂ ਬਹੁਤ ਪੁਰਾਣਾ

ਇਹ ਗੱਲ ਹੋਣੀ ਏ ਕੋਈ ਚੁਰਾਨਵੇ ਪਚਨਾਵੇ ਕੀ

ਏ ਸੋਚਦੇ ਸੀਗੇ ਵੀ motor cycle ਜਾਂ scooter motor cycle ਦਾ ਤਾਂ ਪਤਾ ਈ ਨੀ

ਹਾਂ ਹਾਂ ਤੇ ਜਦੋਂ ਉਹ scooter ਲੈਕੇ ਆਏ ਸਾਰਾ ਤੇਰਾ ਚੋਦਾਂ ਹਜਾਰ ਦਾ scooter ਆਇਆ ਸੀ

ਤੇ ਉਹਦਾ ਪੰਜ ਚਾਰ ਹਜਾਰ ਪਿਆ ਜੋੜਿਆ ਹੋਇਆ ਸੀ ਪੰਜ ਚਾਰ ਹਜਾਰ ਪਿਆ ਕੁੱਝ ਉਹਦੀ ਮੰਮੀ ਨੇ help ਕੀਤੀ ਤੇ ਕੁੱਝ ਆਲੇ ਦੁਆਲੇ ਦੇ ਰਿਸ਼ਤੇਦਾਰਾ ਨੇ ਵੀ ਕਰਤੀ ਹੋਣੀ ਏ ਮਾੜੀ ਮੋਟੀ ਜਿਹੜੇ ਜਿਆਦਾ ਕਰੀਬੀ ਸੀਗੇ

ਅਸੀਂ ਤਾਂ ਦੂਰ ਰਹਿੰਦੇ ਸੀਗੇ ਲੇਕਿਨ ਸਾਨੂੰ ਵੀ ਹੈ ਸੀ ਵੀ ਅਸੀਂ ਉਸ ਬੱਚੇ ਦੀ help ਕਰੀਏ

ਪਰ ਸਾਡੀ ਆਪਣੀ pocket money ਵੀ ਇੰਨੇ ਕ

ਹਾਂ ਹੈ ਤਾਂ ਉਹ ਇੱਧਰ ਧੂਰੀ ਦੇ ਜਹਾਂਗੀਰ ਸੰਗਰੂਰ ਦੇ ਨੇੜੇ ਪੈ ਜਾਂਦਾ

ਅਹ ਵੇ ਉਹਦੇ ਨਾਲ ਇੱਕ ਬੱਚਾ ਸੀਗਾ ਛੋਟਾ ਜਾ

ਉਹ ਕਹੇ ਚਾਚੂ ਮੈਂ ਵੀ scooter ਤੇ ਹੀ ਜਾਉਗਾ ਤੇਰੇ ਨਾਲ

ਉਹ ਬਰਾਤ ਆ ਕੇ ਫੇਰ ਸਾਡੇ ਪਿੰਡ ਉਹਨਾ ਨੇ scooter ਰੋਕਿਆ ਉੱਥੇ ਤੇ ਫੇਰ ਅਸੀਂ ਗੱਡੀ ਚ ਬੈਠ ਏ ਆਏ ਬੜਾ ਮਤਲਬ ਬਸੀ ਪਠਾਣਾ ਚ ਗਏ ਅਹ ਸਾਡੇ ਕੋਲੋ ਹੈਗਾ ਪੰਜ ਚਾਰ ਕ kilometer ਉਨਾ ਤੋਂ ਤਾਂ ਕਾਫੀ ਦੂਰ ਏ

ਅਹ ਪੰਜ ਚਾਰ kilometer ਗੱਡੀ ਚ ਬੈਠ ਕੇ ਆਏ ਸਾਰੇ ਹਸਣ ਵੀ ਤੂੰ scooter ਛੱਡ ਕੇ ਗੱਡੀ ਲੈ ਲਈ ਉਨੇ ਅੱਗੋ ਹੱਸ ਕੇ ਆਖਿਆ ਮਾਮੀ ਹੁਣ ਜਦੋਂ ਵੀ ਮੈਂ ਦੂਜੀ ਵਾਰੀ ਤੁਹਾਡੇ ਕੋਲ ਆਉਗਾ ਗੱਡੀ ਲੈਕੇ ਹੀ ਆਉਗਾ ਆਪਣੀ ਕਮਾਈ ਦੀ

ਹਾਂ ਇੰਨੇ ਮਤਲਬ ਇਹੇ ਜੇ ਬੱਚੇ ਚ ਬੈਠਣ ਦੇ ਨਾਲ ਨਾਲ ਸਿੱਖਣ ਨੂੰ ਵੀ ਕਾਫੀ ਕੁੱਝ ਮਿਲਦਾ

ਕਈ ਗਰੀਬ ਬੱਚੇ ਹੁੰਦੇ ਏ ਨਹੀਂ ਵੀ ਸਮਝਦੇ ਤੇ ਉਹਦੀ story ਸਣਾਉਣ ਨੂੰ ਕਹਿ ਦਿੰਦੇ ਆ ਜਦੋਂ ਸਾਡੇ ਬੱਚੇ ਬੈਠਦੇ ਏ ਵੀ ਦੇਖੋ ਇਹਨੇ ਕਿੰਨੀ ਗਰੀਬੀ ਦੇ ਨਾਲ ਆਪਣਾ ਪੇਟ ਪਾਲਿਆ ਆਪਣੇ ਮਾਂ ਬਾਪ

ਤੇ ਬੱਚੇ ਵੀ ਸੁਣ ਕੇ ਹੈਰਾਨ ਮਾਣਦੇ ਏ ਕਿਆ ਤੁਸੀਂ ਇੱਕ ਅਖਬਾਰ ਵੇਚ ਕੇ ਤੁਸੀਂ scooter ਲਿਆ

ਅਹ ਕਿਸੇ ਨੂੰ ਦੱਸੋ ਨਾ ਤਾਂ ਅੱਗਲਾ ਪਹਿਲਾਂ ਤੇ

ਜੋ job ਤੋਂ ਬਾਅਦ ਫੇਰ ਕਹਿਣ ਲੱਗ ਗਿਆ ਮਾਮੀ ਮੈਂ ਕਿੱਥੇ ਨਾ ਬਾਹਰ ਦਾ ਵੀ ਦੇਖਣਾ ਕੀਤੇ ਮੇਰਾ ਬਾਹਰ ਦਾ ਬਣ ਜਾਵੇ ਨਾ ਭਾਵੇ ਮੈਨੂੰ ਲੈਟ੍ਰਿੰਗ ਸਾਫ਼ ਕਰਨੀ ਪਵੇ ਕੰਮ ਕੋਈ ਨੀ ਮਾੜਾ

ਤੇ ਉਹਨੂੰ ਲੋਕੀ ਇੱਕ ਨਾ ਦੱਸਦੇ ਸੀ ਉਹ ਸੁਣਦਾ ਸੀ ਸਮਝਦਾ ਸੀਗਾ

ਤੇ ਉਹਨੇ ਆਪਣਾ ਮਨ ਦਾ ਸ਼ੋਂਕ ਜਗਾਇਆ ਹੁਣ ਅੱਜਕਲ ਉਹ ਪੁਰਤਗਾਲ ਵਿੱਚ ਹੈਗੇ ਏ

ਦੋ ਉਹਨਾ ਦੇ ਬੱਚੇ ਇੱਕ ਬੇਟੀ ਇੱਕ ਬੇਟਾ ਮਿਸਿਜ ਉਹਨਾ ਦੀ

ਮਤਲਬ ਹੁਣ ਪੁਰਤਗਾਲ ਪਹੁੰਚ ਗਏ ਅੱਗੇ ਅੱਗੇ ਹੋਰ ਵੀ try ਕਰਾਂਗੇ ਜਦੋਂ ਬੰਦਾ ਆਪਣੀ ਮੰਜਿਲ ਚੁਣ ਲੈਂਦਾ ਫੇਰ ਮੰਜਿਲ ਤੱਕ ਤਾਂ ਪਹੁੰਚ ਹੀ ਜਾਂਦਾ ਇਹਦੇ ਵਿੱਚ ਨਾ main ਗੱਲ ਹੈਗੀ ਪੈਸੇ ਦੀ

ਸ਼ੋਂਕ ਚਾ ਹਨਾ ਹਰ ਕਿਸੇ ਬੱਚੇ ਦੇ ਹਰ ਕਿਸੇ ਜਿਹੜਾ ਆਈ ਗਿਆ ਹੈਨਾ ਆਦਮੀ ਦੇ ਇਹਦੇ ਵਿੱਚ ਇਨਸਾਨ ਦਾ ਰੂਪ ਧਾਰ ਕੇ ਆਈ ਗਿਆ ਨਾ ਤੇ ਦੇਖੋ ਉਹਦੇ ਸ਼ੋਂਕ ਵੀ ਹੋਣਗੇ ਚਾ ਵੀ ਹੋਣਗੇ ਰਿਜਾ ਵੀ ਤ੍ਰਿਸ਼ਨਾ ਵੀ ਆਸਾ ਵੀ ਬੜਿਆ ਹੁੰਦੀਆਂ ਨੇ ਪਰ main ਗੱਲ ਹੁੰਦੀ ਏ ਕੀ ਉਹਦੇ ਕੋਲ ਪੈਸਾ ਹੋਣਾ ਬਹੁਤ ਜਰੂਰੀ ਏ

ਕੀਤੇ ਆਉਣ ਜਾਣ ਵਾਸਤੇ ਕਿਤੇ ਬਾਹਰ ਜਾਣ ਵਾਸਤੇ ਕੀਤੇ ਇੱਥੇ ਕੰਮ ਆਪਣਾ business ਸ਼ੁਰੂ ਕਰਨ ਵਾਸਤੇ ਮੈਂ ਏ ਕੇ ਤੁਹਾਡੇ ਕੋਲ ਏਨਾ ਕ ਪੈਸਾ ਹੋਵੇ ਕੇ ਜਿਹੜਾ ਤੁਸੀਂ ਕਿਸੇ ਤੋਂ

ਨਹੀਂ ਉਹਦੀ ਸੋਚ ਇਹ ਸੀਗਾ ਵੀ ਸਾਡੇ India ਚ ਕੰਮੀ ਕੋਈ ਨੀ

ਪਰ ਨਹੀਂ madam ਬਾਹਰ ਦੀ currency ਦਾ ਤੇ ਇੱਥੋ ਦੀ currency ਦਾ ਫ਼ਰਕ ਚਲੋ ਉਹ ਗੱਲ ਵੱਖਰੀ ਏ ਕੀ ਚਲਿਆ ਗਿਆ ਪਰ ਲੇਕਿਨ